ਮਤਲਬ ਤ੍ਰੇਠ ਸਾਲ ਸੀਗਾ ਨਾ ਤ੍ਰੇਠ ਸਾਲ ਟੀ ਦੋ ਦਿਨ ਰਾਜ ਕੀਤਾ ਓਨਾਂ ਰਾਜ ਕੀਤਾ ਓਨਾਂ ਨੇ ਟੀ ਨੋ ਸੇਪ੍ਤੇਮ੍ਬੇਰ ਦੋ ਹਜ਼ਾਰ ਪੰਦਰਾਂ ਵਿਚ ਨੋ ਸੇਤੇਮ੍ਬੇਰ ਹਾਂਜੀ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

ਉਸ ਦਾ ਮਨ ਉੱਤੇ ਕਿਤਾਬਾਂ ਵਿੱਚੋਂ ਪੜ੍ਹੇ ਨਾਲੋਂ ਕਿਤੇ ਵੱਧ ਪ੍ਰਭਾਵ ਪੈਂਦਾ ਹੈ, ਇੰਗਲੈਂਡ ਵਿਚ ਛੋਲਵੀਂ ਅਤੇ ਸਤਾਰਵੀਂ ਸਦੀ ਵਿਚ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਓਨਾ ਚਿਰ ਪੂਰਨਤਾ ‘ਤੇ ਪੁੱਜੀ ਨਹੀਂ ਸੀ ਸਮਝਿਆ ਜਾਂਦਾ, ਜਿੰਨਾ ਚਿਰ ਉਸ ਨੇ ਸਾਰੇ ਮਹਾਂਦੀਪ ਦੀ ਯਾਤਰਾ ਨਾ ਕੀਤੀ ਹੋਵੇ, ਇਤਿਹਾਸ, ਭੁਲ ਭੂਗੋਲ ਅਤੇ ਸਮਾਜ ਵਿਗਿਆਨ ਦੀ ਪੜ੍ਹਾਈ ਲਈ ਯਾਤਰਾਵਾਂ ਕਰਨ ਤੋਂ ਇਲਾਵਾ ਹੋਰ ਕੋਈ ਸਾਧਨ ਉੱਤਮ ਨਹੀਂ ਮੰਨਿਆ ਜਾ ਸਕਦਾ। ਦਿੱਲੀ, ਫਤਹਿਪੁਰ ਸੀਕਰੀ, ਸਾਰਨਾਥ ਤੇ ਅਜੰਤਾ-ਅਲੋਰਾ ਦੀ ਯਾਤਰਾ ਜਿੱਥੇ ਵਿਦਿਆਰਥੀਆਂ ਦਾ ਦਿਲ ਪਰਚਾਵਾ ਕਰਦੀ ਹੈ, ਉੱਥੇ ਉਨ੍ਹਾਂ ਦੀ ਵਿੱਦਿਅਕ ਉਸਾਰੀ ਵੀ ਵੀ ਕਰਦੀ ਹੈ, ਪੁਰਾਤਨ ਯਾਦਗਾਰਾਂ ਤੇ ਇਤਿਹਾਸਕ ਇਮਾਰਤਾਂ ਦਾ ਨਜ਼ਾਰਾ ਇਤਿਹਾਸ ਦੀਆਂ ਪੁਸਤਕਾਂ ਦੇ ਸਫ਼ਿਆਂ ਵਿਚਲੇ ਰੁੱਖੇ ਵਰਣਨ ਨਾਲੋਂ ਕਿਤੇ ਵਧੇਰੇ ਜੀਵਨਮਈ ਹੁੰਦਾ ਹੈ, ਸਫ਼ਰ ਤੇ ਯਾਤਰਾਵਾਂ ਸਾਨੂੰ ਦੂਜੇ ਖੇਤਰਾਂ ਦੇ ਅਤੇ ਦੇਸ਼ਾਂ ਦੇ ਲੋਕਾਂ ਦੀ ਲੋਕਾਂ ਦੀ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਹਾਲਤ ਦੇ ਅਧਿਨੈ ਅਧਿਐਨ ਦਾ ਸਭ ਤੋਂ ਉੱਤਮ ਮੌਕਾ ਬ ਸਫ਼ਰ ਹੀ ਇਕ ਅਜਿਹਾ ਯਕੀਨੀ ਸਾਧਨ ਹੈ, ਜਿਸ ਨਾਲ ਅਸੀਂ ਕਿਸੇ ਸਥਾਨ ਉੱਤੇ ਉੱਥੋਂ ਦੇ ਲੋਕਾਂ ਦੇ ਨਾਲ ਸਿੱਧੇ ਤੌਰ ‘ਤੇ ਜੁੜ ਜਾਂਦੇ ਹਾਂ ਅਤੇ ਸਾਡੇ ਉਨ੍ਹਾਂ ਸੰਬੰਧੀ ਸਾਰੇ ਭਰਮ-ਭੁਲੇਖੇ ਦੂਰ ਹੋ ਜਾਂਦੇ ਹਨ। ਇਸ ਪ੍ਰਕਾਰ ਸਫ਼ਰ ਸਾਡੇ ਦ੍ਰਿਸ਼ਟੀਕੋਣ ਨੂੰ ਚ ਚੌੜੇਰਾ ਤੇ ਖੁੱਲ੍ਹਾ ਕਰ ਦਿੰਦਾ ਹੈ, ਜਿਹੜਾ ਵਿਅਕਤੀ ਇਕ ਸੌੜੇ ਜਿਹੇ ਪਿੰਡ, ਸ਼ਹਿਰ ਜਾਂ ਸੂਬੇ ਵਿਚ ਰਹਿ ਕੇ ਹੀ ਸਾਰਾ ਜੀਵਨ ਗੁਜ਼ਾਰ ਦਿੰਦਾ ਹੈ, ਉਸ ਦੀ ਹਾਲਤ ਖੂਹ ਦੇ ਡੱਡੂ ਵਰਗੀ ਹੁੰਦੀ ਹੈ, ਦੂਰ-ਦੂਰ ਤੱਕ ਭਉਣ-ਚਉਣ ਵਾਲੇ ਆਦਮੀ ਦਾ ਅਨੁਭਵ ਤੇ ਗਿਆਨ ਹਾਸਲ

ਸਗੋਂ ਇਹ ਗੁਣ ਆਲੇ-ਦੁਆਲੇ ਵਿਚ ਵੀ ਰ ਅਹ ਰਸ ਭਿੰਨੀ ਖੁਸ਼ਬੂ ਖਿਲਾਰਦੇ ਹਨ, ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਸਫ਼ਰ ਨੂੰ ਅਪਣਾਏ ਬਿਨਾਂ ਮਨੁੱਖੀ ਜੀਵਨ ਅਧੂਰਾ ਹੈ, ਇਸ ਨਾਲ ਮਨੁੱਖ ਸੱਭਿਅਕ ਬਣਦਾ ਹੈ।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

ਵਿਦਿਆਰਥੀਆਂ ਦੀ ਪੜ੍ਹਾਈ ਨੂੰ ਓਨਾ ਚਿਰ ਪੂ ਪੂਰਨਤਾ ‘ਤੇ ਪੁੱਜੀ ਨਹੀਂ ਸੀ ਸਮਝਿਆ ਜਾਂਦਾ, ਜਿੰਨਾ ਚਿਰ ਉਸ ਨੇ ਸਾਰੇ ਮਹਾਂਦੀਪ ਦੀ ਯਾਤਰਾ ਨਾ ਕੀਤੀ ਹੋਵੇ, ਇਤਿਹਾਸ ਭੂਗੋਲ ਅਤੇ ਸਮਾਜ ਵਿਗਿਆਨ ਦੀ ਪੜ੍ਹਾਈ ਲਈ ਯਾਤਰਾਵਾਂ ਕਰਨ ਤੋਂ ਇਲਾਵਾ ਹੋਰ ਕੋਈ ਸਾਧਨ ਉੱਤਮ ਨਹੀਂ ਮੰਨਿਆ ਜਾ ਸਕਦਾ, ਦਿੱਲੀ, ਫਤਹਿਪੁਰ ਸੀਕਰੀ, ਸਾਰਨਾਥ ਤੇ ਅਜੰਤਾ-ਅਲੋਰਾ ਦੀ ਯਾਤਰਾ ਜਿੱਥੇ ਵਿਦਿਆਰਥੀਆਂ ਦਾ ਦਿਲ ਪਰਚਾਵਾ ਕਰਦੀ ਹੈ,

ਸਫ਼ਰ ਤੇ ਯਾਤਰਾਵਾਂ ਸਾਨੂੰ ਦੂਜੇ ਖੇਤਰਾਂ ਅਤੇ ਦੇਸ਼ਾਂ ਦੇ ਲੋਕਾਂ ਦੀ ਸਮਾਜਿਕ, ਰਾਜਨੀਤਿਕ ਔਰ ਅਤੇ ਆਰਥਿਕ ਹਾਲਤ ਦੇ ਅਧਿਐਨ ਅਧਿਐਨ ਦਾ ਸਭ ਸਭ ਤੋਂ ਉੱਤਮ ਮੌਕਾ ਸਮਝ ਬਖ਼ਸਦੀ ਹੈ। ਸਫ਼ਰ ਹੀ ਇਕ ਅਜਿਹਾ ਯਕੀਨੀ ਸਾਧਨ ਹੈ, ਜਿਸ ਨਾਲ ਅਸੀਂ ਕਿਸੇ ਸਥਾਨ ਸਥਾ ਸਥਾਨ ਅਤੇ ਉੱਥੋਂ ਦੇ ਲੋਕਾਂ ਦੇ ਨਾਲ ਸਿੱਧੇ ਤੌਰ ‘ਤੇ ਜੁੜ ਜਾਂਦੇ ਹਾਂ ਅਤੇ ਸਾਡੇ ਉਨ੍ਹਾਂ ਸੰਬੰਧੀ ਸਾਰੇ ਭਰਮ-ਭੁਲੇਖੇ ਦੂਰ ਹੋ ਜਾਂਦੇ ਹਨ। ਇਸ ਪ੍ਰਕਾਰ ਸਫ਼ਰ ਸਾਡੇ ਦ੍ਰਿਸ਼ਟੀਕੋਣ ਨੂੰ ਅਹ ਚੌੜੇ ਚੌੜੇਰਾ ਤੇ ਖੁੱਲ੍ਹਾ ਕਰ ਦਿੰਦਾ ਹੈ, ਜਿਹੜਾ ਵਿਅਕਤੀ ਇਕ ਸੌੜੇ ਜਿਹੇ ਪਿੰਡ, ਸ਼ਹਿਰ ਜਾਂ ਸੂਬੇ ਵਿਚ ਰਹਿ ਕੇ ਹੀ ਸਾਰਾ ਜੀਵਨ ਗੁਜ਼ਾਰ ਜਾ ਦਿੰਦਾ ਹੈ,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 ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਸਫ਼ਰ ਨੂੰ ਅਪਣਾਏ ਬਿਨਾਂ ਮਨੁੱਖੀ ਜੀਵਨ ਅਧੂਰਾ ਹੈ, ਇਸ ਨਾਲ ਮਨੁੱਖ ਸੱਭਿਅਕ ਬਣਦਾ ਹੈ, ਅੱਜ ਦੀ ਦੁਨੀਆ ਇਸੇ ਇਸੇ ਕਰਕੇ ਹੀ ਸਭਿਅਕ ਤੌਰ ‘ਤੇ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

ਉਸ ਦਾ ਮਨ ਅਤੇ ਕਿਤਾਬਾਂ ਵਿੱਚੋਂ ਪੜ੍ਹੇ ਨਾ ਅਹ ਪੜ੍ਹੇ ਨਾਲੋਂ ਕਿਤੇ ਵੱਧ ਪ੍ਰਭਾਵ ਪੈਂਦਾ ਹੈ, ਇੰਗਲੈਂਡ ਵਿੱਚ ਛੋਲਵੀਂ ਅਤੇ ਸਤਾਰਵੀਂ ਸਦੀ ਵਿਚ ਵਿਦਿਆਰਥੀ ਦੀ ਪੜ੍ਹਾਈ ਨੂੰ ਓਨਾ ਚਿਰ ਪੂਰਨਤਾ ‘ਤੇ ਪੁੱਜੀ ਨਹੀਂ ਸੀ ਸਮਝਿਆ ਜਾਂਦਾ ਜਿੰਨਾ ਚਿਰ ਉਸ ਨੇ ਸਾਰੇ ਮਹਾਂਦੀਪ ਦੀ ਯਾਤਰਾ ਨਾ ਕੀਤੀ ਹੋਵੇ, ਇਤਿਹਾਸ, ਭੂਗੋਲ ਅਤੇ ਸਮਾਜ ਵਿਗਿਆਨ ਦੀ ਪੜ੍ਹਾਈ ਲਈ ਯਾਤਰਾਵਾਂ ਕਰਨ ਤੋਂ ਇਲਾਵਾ ਹੋਰ ਕੋਈ ਸਾਧਨ ਉੱਤਮ ਨਹੀਂ ਮੰਨਿਆ ਜਾ ਸਕਦਾ ਦਿੱਲੀ, ਫਤਹਿਪੁਰ ਸੀਕਰੀ, ਸਾਰਨਾਥ ਤੇ ਅਜ ਅਜੰਤਾ-ਅਲੋਰਾ ਦੀ ਯਾਤਰਾ ਜਿੱਥੇ ਵਿਦਿਆਰਥੀਆਂ ਦਾ ਦਿਲ ਪਰਚਾਵਾ ਕਰਦੀ ਹੈ, ਉੱਥੇ ਉਨ੍ਹਾਂ ਦੀ ਵਿੱਦਿਅਕ ਉਸਾਰੀ ਵੀ ਕਰਦੀ ਹੈ, ਪੁਰਾਤਨ ਯਾਦਗਾਰਾਂ ਤੇ ਇਤਿਹਾਸਕ ਇਮਾਰਤਾਂ ਦਾ ਨਜ਼ਾਰਾ ਇਤਿਹਾਸ ਦੀਆਂ ਪੁਸਤਕਾਂ ਦੇ ਸਫ਼ਿਆਂ ਵਿਚਲੇ ਰੁੱਖੇ ਵਰਣਨ ਨਾਲੋਂ ਕਿਤੇ ਵਧੇਰੇ ਕਿਤੇ ਵਧੇਰੇ ਜੀਵਨਮਈ ਹੁੰਦਾ ਹੈ ਸਫ਼ਰ ਤੇ ਯਾਤਰਾਵਾਂ ਸਾਨੂੰ ਦੂਜੇ ਖੇਤਰਾਂ ਅਤੇ ਦੇਸ਼ਾਂ ਦੇ ਲੋਕਾਂ ਦੀ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਹਾਲਤ ਦੇ ਅਧੀਨ ਅਧਿਐਨ ਦਾ ਸਭ ਤੋਂ ਉੱਤਮ ਮੌਕਾ ਸਮ ਬਖਸ਼ਦੀ ਹੈ। ਸਫ਼ਰ ਹੀ ਇਕ ਅਜਿਹਾ ਯਕੀਨੀ ਸਾਧਨ ਹੈ, ਜਿਸ ਨਾਲ ਅਸੀਂ ਕਿਸੇ ਸਥਾਨ ਅਤੇ ਉੱਥੇ ਉੱਥੋਂ ਦੇ ਲੋਕਾਂ ਦੇ ਨਾਲ ਸਿੱਧੇ ਤੌਰ ‘ਤੇ ਜੁੜ ਜਾਂਦੇ ਜਾਂਦੇ ਹਾਂ ਅਤੇ ਸਾਡੇ ਉਨ੍ਹਾਂ ਸੰਬੰਧੀ ਸਾਰੇ ਭਰਮ-ਭੁਲੇਖੇ ਦੂਰ ਹੋ ਜਾਂਦੇ ਹਨ। ਇਸ ਪ੍ਰਕਾਰ ਸਫ਼ਰ ਸਾਡੇ ਦ੍ਰਿਸ਼ਟੀਕੋਣ ਨੂੰ ਚੌਗੇੜਾ ਚੌੜੇਰਾ ਤੇ ਖੁੱਲ੍ਹਾ ਕਰ ਦਿੰਦਾ ਹੈ ਜਿਹੜਾ ਵਿਅਕਤੀ ਇੱਕ ਇੱਕ ਸੌੜੇ ਜਿਹੇ ਪਿੰਡ, ਸ਼ਹਿਰ ਜਾਂ ਸੂਬੇ ਵਿਚ ਰਹਿ ਕੇ ਸਾਰਾ ਜੀਵਨ ਗੁਜ਼ਾਰ ਦਿੰਦਾ ਹੈ ਉਸ ਦੀ ਹਾਲਤ ਖੂਹ ਦੇ ਡੱਡੂ ਵਰਗੀ ਹੁੰਦੀ ਹੈ, ਦੂਰ-ਦੂਰ ਤੱਕ ਭਉਣ-ਚਉਣ ਵਾਲੇ ਆਦਮੀ ਦਾ ਅਨੁਭਵ ਤੇ ਗਿਆਨ ਵਿਸ਼ਾਲ ਹੁੰਦਾ ਹੈ।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 ਅਸੀਂ ਕਹਿ ਸਕਦੇ ਹਾਂ ਕਿ ਸਫ਼ਰ ਨੂੰ ਅਪਣਾਏ ਬਿਨਾਂ ਮਨੁੱਖੀ ਜੀਵਨ ਅਧੂਰਾ ਹੈ ਇਸ ਨਾਲ ਮਨੁੱਖ ਸੱਭਿਅਕ ਬਣਦਾ ਹੈ, ਅੱਜ ਦੀ ਦੁਨੀਆ ਇਸੇ ਕਰਕੇ ਹੀ ਸਭਿਅਕ ਤੌਰ ‘ਤੇ ਵਿ ਵਿਕਸਿਤ ਹੈ, ਕਿਉਂਕਿ ਆਵਾਜਾਈ ਦੇ ਸਾਧਨਾਂ ਦੇ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

ਛੋਲਵੀਂ ਅਤੇ ਸਤਾਰਵੀਂ ਸਦੀ ਵਿੱਚ ਵਿਦਿਆਰਥੀ ਦੀ ਪੜ੍ਹਾਈ ਨੂੰ ਓਨਾ ਚਿਰ ਪੂਰਨਤਾ ‘ਤੇ ਪੁੱਜੀ ਨਹੀਂ ਸੀ ਸਮਝਿਆ ਜਾਂਦਾ, ਜਿੰਨਾ ਚਿਰ ਉਸ ਨੇ ਸਾਰੇ ਮਹਾਂਦੀਪ ਦੀ ਯਾਤਰਾ ਨਾ ਕੀਤੀ ਹੋਵੇ, ਇਤਿਹਾਸ, ਭੂਗੋਲ ਅਤੇ ਸਮਾਜ ਵਿਗਿਆਨ ਦੀ ਪੜ੍ਹਾਈ ਲਈ ਯਾਤਰਾਵਾਂ ਕਰਨ ਤੋਂ ਇਲਾਵਾ ਕੋਈ ਸਾਧਨ ਉੱਤਮ ਨਹੀਂ ਮੰਨਿਆ ਜਾ ਸਕਦਾ, ਦਿੱਲੀ, ਫਤਹਿਪੁਰ ਸੀਕਰੀ, ਸਾਰਨਾਥ ਤੇ ਅਜੰਤਾ-ਅਲੋਰਾ ਦੀ ਯਾਤਰਾ ਜਿੱਥੇ ਵਿਦਿਆਰਥੀਆਂ ਦਾ ਦਿਲ ਪਰਚਾਵਾ ਕਰਦੀ ਹੈ, ਉੱਥੇ ਉਨ੍ਹਾਂ ਦੀ ਵਿੱਦਿਅਕ ਉਸਾਰੀ ਵੀ ਵੀ ਕਰਦੀ ਹੈ, ਪੁਰਾਤਨ ਯਾਦਗਾਰਾਂ ਤੇ ਇਤਿਹਾਸਕ ਇਮਾਰਤਾਂ ਦਾ ਨਜ਼ਾਰਾ ਇਤਿਹਾਸ ਦੀਆਂ ਪੁਸਤਕਾਂ ਦੇ ਸਫ਼ਿਆਂ ਵਿਚਲੇ ਰੁੱਖੇ ਵਰਣਨ ਨਾਲੋਂ ਵਧੇਰੇ ਜੀਵਨਮਈ ਹੁੰਦਾ ਹੈ। ਸਫ਼ਰ ਤੇ ਯਾਤਰਾਵਾਂ ਸਾਨੂੰ ਦੂਜੇ ਖੇਤਰਾਂ ਅਤੇ ਦੇਸ਼ਾਂ ਦੇ ਲੋਕਾਂ ਦੀ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਹਾਲਤ ਦੇ ਅਧਿਐਨ ਦਾ ਸਭ ਤੋਂ ਉੱਤਮ ਮੌਕਾ ਬਖਸ਼ਦੀ ਹੈ। ਸਫ਼ਰ ਹੀ ਇਕ ਅਜਿਹਾ ਯਕੀਨੀ ਸਾਧਨ ਹੈ, ਜਿਸ ਨਾਲ ਅਸੀਂ ਕਿਸੇ ਸਥਾਨ ਅਤੇ ਉੱਥੋਂ ਦੇ ਲੋਕਾਂ ਦੇ ਨਾਲ ਸਿੱਧੇ ਤੌਰ ‘ਤੇ ਜੁੜ ਜਾਂਦੇ ਹਾਂ ਤੇ ਸਾਡੇ ਉਨ੍ਹਾਂ ਸੰਬੰਧੀ ਸਾਰੇ ਭਰਮ ਭੁਲੇਖੇ ਦੂਰ ਹੋ ਜਾਂਦੇ ਹਨ। ਇਸ ਪ੍ਰਕਾਰ ਸਫ਼ਰ ਸਾਡੇ ਦ੍ਰਿਸ਼ਟੀਕੋਣ ਨੂੰ ਚੌੜੇਰਾ ਤੇ ਖੁੱਲ੍ਹਾ ਕਰ ਦਿੰਦਾ ਹੈ, ਜਿਹੜਾ ਵਿਅਕਤੀ ਇਕ ਸੌੜੇ ਜਿਹੇ ਪਿੰਡ, ਸ਼ਹਿਰ ਜਾਂ ਸੂਬੇ ਵਿਚ ਰਹਿ ਕੇ ਹੀ ਸਾਰਾ ਜੀਵਨ ਗੁਜ਼ਾਰ ਦਿੰਦਾ ਹੈ, ਉਸ ਦੀ ਹਾਲਤ ਖੂਹ ਦੇ ਡੱਡੂ ਵਰਗੀ ਹੁੰਦੀ ਹੈ।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 ਸਗੋਂ ਇਹ ਗੁਣ ਆਲੇ-ਦੁਆਲੇ ਵਿਚ ਵੀ ਰਸ ਭਿੰਨੀ ਖੁਸ਼ਬੂ ਖਿਲਾਰਦੇ ਹਨ ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਸਫ਼ਰ ਨੂੰ ਅਪਣਾਏ ਬਿਨਾਂ ਮਨੁੱਖੀ ਜੀਵਨ ਅਧੂਰਾ ਹੈ, ਇਸ ਨਾਲ ਮਨੁੱਖ ਸੱਭਿਅਕ ਬਣਦਾ ਹੈ।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 ਵਿਦਿਆਰਥੀ ਦੀ ਪੜ੍ਹਾਈ ਨੂੰ ਓਨਾ ਚਿਰ ਪੂਰਨਤਾ ‘ਤੇ ਪੁੱਜੀ ਨਹੀਂ ਸੀ ਸਮਝਿਆ ਜਾਂਦਾ, ਜਿੰਨਾ ਚਿਰ ਉਸ ਨੇ ਸਾਰੇ ਮਹਾਂਦੀਪ ਦੀ ਯਾਤਰਾ ਨਾ ਕੀਤੀ ਹੋਵੇ ਇਤਿਹਾਸ, ਭੂਗੋਲ ਅਤੇ ਸਮਾਜ ਵਿਗਿਆਨ ਦੀ ਪੜ੍ਹਾਈ ਲਈ ਯਾਤਰਾਵਾਂ ਕਰਨ ਤੋਂ ਇਲਾਵਾ ਹੋਰ ਵੀ ਕੋਈ ਸਾਧਨ ਉਤਮ ਉੱਤਮ ਨਹੀਂ ਮੰਨਿਆ ਜਾ ਸਕਦਾ, ਦਿੱਲੀ ਫਤਹਿਪੁਰ ਸੀਕਰੀ, ਸਾਰਨਾਥ ਤੇ ਅਜੰਤਾ-ਅਲੋਰਾ ਦੀ ਯਾਤਰਾ ਜਿੱਥੇ ਵਿਦਿਆਰਥੀਆਂ ਦਾ ਦਿਲ ਪਰਚਾਵਾ ਕਰਦੀ ਹੈ, ਉੱਥੇ ਉਨ੍ਹਾਂ ਦੀ ਵਿੱਦਿਅਕ ਉਸਾਰੀ ਵੀ ਕਰਦੀ ਹੈ।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

ਉਹਨਾਂ ਨੇ ਸਰੋਂ ਦੇ ਖੇਤ ਵਿੱਚ ਭੱਜਣ ਦੀ ਕੋਸ਼ਿਸ਼ ਕੀਤੀ ਸੀਗੀ ਪਰ ਉਹਨਾਂ ਨੂੰ ਭੱਜਣ ਨਾ ਦਿੱਤਾ, ਇਹ ਕਹਿੰਦੇ ਨੇ ਵੀ ਸੁਚੇ ਅਹ ਬਿਗੜ ਚਾਦਰ ਵਿੱਚ ਪਿੰਡ ਮਾਰ ਕੀਤੀ ਸੀਗੀ ਮਾਰ ਕੁਟਾਈ ਕੀਤੀ ਉਹਨੂੰ ਧਮਕਾਇਆ ਦਿੱਤੀ ਇਸ਼ਕ ਤੇ ਮੁਸ਼ਕ ਛੁਪਾਇਆ ਨੀ ਛੁੱਪਦੇ ਏਦਾਂ ਦੀਆਂ ਗੱਲਾਂ ਕੀਤੀਆਂ। ਨੇ ਰਸਤੇ ਵਿੱਚ ਹਟਾਉਣ ਲਈ ਤਰੀਕਾ ਲੱਭਿਆ ਸੀਗਾ ਤੇ ਫ਼ੋਜ ਵਿੱਚ ਭਰਤੀ ਹੋਇਆ ਸੀਗਾ ਇਹ ਤਾਂ ਆਹ ਪਿੰਡ ਛੁੜਾਇਆ ਤੇ ਕੇਸ ਪਾ ਦਿੱਤਾ ਸੀਗਾ ਕਿਹਾ ਜਾਂਦਾ ਹੈ ਕਿ ਵਿੱਚ ਆ ਕੇ ਉਹਨਾਂ ਨੇ ਬਠਿੰਢਾ ਵਿੱਚ ਭੇਜਿਆ ਸੀਗਾ। ਇਲਾਕੇ ਦੇ ਵਿੱਚ ਉਹ ਸੱਚੇ ਸੂਰਮੇ ਦੇ ਕਰਮਾਂ ਵਿੱਚ ਸ਼ਾਂਤੀ ਕਿੱਥੇ ਸੀਗੀ ਉਸ ਨੇ ਨਾਨਕੇ ਪਿੰਡ ਗਹਿਰੀ ਭਾਗੀ ਵੱਲੋਂ ਲੱਗਦੇ ਭਤੀਜੇ ਸੰਤ ਸਿੰਘ ਫਰਿਆਦ ਕੀਤੀ ਕਿ ਉਸ ਦੀ ਮਾਂ ਰਾਜ ਕੌਰ ਬਦਚਲਣ ਹੋ ਗਈ ਹੈ ਤੇ ਪਿੰਡ ਦੇ ਬਦਮਾਸ਼ ਗੱਜਣ ਦੇ ਕੋ ਅਹ ਗੱਜਣ ਵੈਲੀ ਦੇ ਘਰ ਰਹਿਣ ਲੱਗ ਪਈ ਹੈ ਰਾਜ ਕੌਰ ਪਿੰਡ ਧੁਗੀਆਂਵਾਲੇ ਰਹਿੰਦੀ ਸੀਗੀ। ਇਸ ਤੋਂ ਬਾਅਦ ਜਿਹੜਾ ਸੀਗਾ ਉਹਨਾਂ ਨੇ ਅਹ ਭੱਜਣ ਦੀ ਉਹ ਕੀ ਕਹਿੰਦੇ ਸਰੋਂ ਦੇ ਖੇਤ ਵਿੱਚ ਢਾਹ ਲਿਆ ਸੀਗਾ ਤੇ ਅਹ ਰਾਜ ਕੌਰ ਤੇ ਗੱਜਣ ਸਿੰਘ ਨੇ ਨਾ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀਗੀ। ਖੇਤ ਵਿੱਚੋਂ ਪਰ ਸੁੱ ਅਹ ਸੁੱਚੇ ਸੂਰਮੇ ਨੇ ਨਾ ਉਹਨਾਂ ਨੂੰ ਗੋਲੀਆਂ ਨਾਲ ਗੋਲੀਆਂ ਮਾਰ ਕੇ ਉਹਨਾਂ ਨੂੰ ਗੱਜਣ ਤੇ ਰਾਜ ਕੌਰ ਨੂੰ ਮਾਰ ਮੁਕਾਇਆ, ਇੱਥੋਂ ਭੱਜਣ ਕਰਕੇ ਸੁੱਚਾ ਅਹ ਹਰਿਆਣੇ ਦੇ ਸ਼ਹਿਰ ਫਤਿਆਬਾਦ ਦੇ ਪਿੰਡ ਕਰਨੋਲੀ ਵਿਖੇ ਫਿਰ ਸਾਧੂ ਦੇ ਭੇਸ਼ ਵਿੱਚ ਰਹਿਣ ਲੱਗ ਪਿਆ।

ਸੁੱਚੇ ਦੇ ਖਿਲਾਫ਼ ਗੱਜਣ ਤੇ ਰਾਜ ਕੌਰ ਨੂੰ ਮਾਰਨ ਦਾ ਕੇਸ ਚੱਲਿਆ ਮੌਕੇ ਤੇ ਗਵਾਹਾਂ ਗੱਜਣ ਦੇ ਮੁੰਡੇ ਦੀ ਗਵਾਹੀ ਕਾਰਨ ਸੁੱਚੇ ਨੂੰ ਫ਼ਾਸ਼ੀ ਦੀ ਸਜ਼ਾ ਸੁਣਾਈ ਗਈ, ਨਰੈਣ ਦੇ ਕੇਸ ਨਾਲ ਅਹ ਕੇਸ ਲੜਿਆ ਪਰ ਕਾਮਯਾਬੀ ਨਾ ਮਿਲੀ ਤੇ ਸੁੱਚੇ ਨੂੰ ਪਿੰਡ ਗਹਿਰੀ ਭਾਗੀ ਗੱਡਾ ਖੜਾ ਕਰ ਕੇ ਉੱਨੀ ਸੌ ਸੱਤ-ਅੱਠ ਵਿੱਚ ਅਹ ਜੰਡ ਦੇ ਦਰਖਤ ਨਾਲ ਫਾਂਸੀ ਤੇ ਲਟਕਾਇਆ ਗਿਆ, ਫਾਂਸੀ ਵੇਖਣ ਲਈ ਪਿੰਡ ਜਮਾਉਂ ਤੋਂ ਸੁੱਚੇ ਦੇ ਭਰਾ ਨਰਾਇਣ ਸਿੰਘ ਸਮੇਤ ਕਈ ਲੋਕ ਗਏ ਸਨ, ਫਾਂਸੀ ਲੱਟਕਣ ਸਮੇ ਸੁੱਚੇ ਨੇ ਨਰੈਣੇ ਨੂੰ ਮਜ਼ਾਕ ਕੀਤਾ ਕਿ ਅੱਜ ਦੇ ਮੇਰੀ ਥਾਂ ਤੈਨੂੰ ਫਾਂਸੀ ਲੱਗਣੀ ਹੁੰਦੀ ਹੈ, ਹੁੰਦੀ ਤਾਂ ਮੈਂ ਤੈਨੂੰ ਇਥੋਂ ਛੁਡਵਾਕੇ ਲੈ ਜਾਣਾ ਸੀ, ਫ਼ਾਂਸੀ ਲੱਗਣ ਵੇਲੇ ਸੁੱਚੇ ਦੀ ਉਮਰ ਬੱਤੀ ਤੋਂ ਤੇਤੀਂ ਸਾਲਾਂ ਦੀ ਸੀਗੀ, ਜਵਾਨ ਹੀ ਸੀਗਾ ਬੇਚਾਰਾ ਤੇ ਸੁੱਚੇ ਦਾ ਭਰਾ ਨਰੈਣਾ ਬਜ਼ੁਰਗ ਹੋ ਕੇ ਉੱਨੀ ਸੌ ਛੱਠ ਈਸਵੀ ਉੱਨੀ ਸੌ ਛੱਠ ਦੇ ਭਾਗ ਵਿਚੋਲਾ ਕਰੀਬ ਨੱਬੇ ਸਾਲਾਂ ਦਾ ਹੋ ਕੇ ਅਹ ਉੱਨੀ ਸੌ ਪੈਂਹਠ ਤੋਂ ਛਿਆਹਠ ਦੇ ਲਾਗੇ ਮਰਿਆ, ਦੂਰੋਂ ਦੂਰੋਂ ਲੋਕ ਇਹਨਾਂ ਨੂੰ ਵੇਖਣ ਆਉਂਦੇ ਹੁੁੰਦੇ ਸਨ, ਤੇ ਭਾਗ ਭਾਗ ਦੀ ਸੰਤਾਨ ਅਤੇ ਸ਼ਰੀਕਾ ਬਰਾਦਰੀ ਅਤੇ ਅੱਜ ਪਿੰਡ ਸਮਾਉਂ ਵੱਸਦੀ ਹੈ, ਘੁੱਕਰ ਦਾ ਮੁੰਡਾ ਇ ਇੰਦਰ ਸਿੰਘ ਚੋਰੀਆਂ ਚਕਾਰੀਆਂ ਕਰਨ ਲੱਗ ਪਿਆ ਸੀ। ਕੁਛ ਪੁਲਿਸ ਦੇ ਡਰੋਂ ਤੇ ਕੁਛ ਅਹ ਪਿਉ ਦੀ ਬਦਨਾਮੀ ਤੋਂ ਦੁਖੀ ਹੋ ਕੇ ਉਹ ਪਰਿਵਾਰ ਸਮੇਤ ਮਲੇਸ਼ੀਆ ਚਲਾ ਗਿਆ ਨਰੈਣਾ ਤੇ ਸੁੱਚਾ ਦੋਵੇਂ ਬਿਨਾਂ ਔਲਾਦ ਤੋਂ ਮਰੇ ਸਨ ਉਸ ਦੀ ਇੱਕ ਭੈਣ ਪਿੰਡ ਚੀਮੇ, ਨਜ਼ਦੀਕੀ ਸੁਨਾਮ ਸੰਗਰੂਰ ਵਿਆਹੀ ਹੋਈ ਸੀ, ਸੁੱਚੇ ਹੁਣਾਂ ਦੀ ਛ ਪੈਂਹਠ ਕਿੱਲੇ ਜ਼ਮੀਨ ਉਸਦੀ ਅੋਲਾਦ ਦੇ ਨਾਮ ਚੜ੍ਹ ਗਈ ਸੀ, ਸੰਤ ਸਿੰਘ ਜਿਸਦੇ ਕਹਿਣ ਤੇ ਸੁੱਚੇ ਨੇ ਰਾਜ ਕੌਰ ਨੂੰ ਗੱਜਣ ਵੈਲੀ ਕਤਲ ਕੀਤੇ ਸਨ। ਉਸ ਨੇ ਸੂਰਮੇ ਦੀ ਸਮਾਧ ਪਿੰਡ ਦੇ ਸਮਾਉਂ ਵਿੱਚ ਤਿਆਰ ਕਰਵਾਈ, ਜੋ ਅੱਜ ਵਿ ਮੋਜਦੂ ਹੈ ਇਸ ਲਈ ਕਹਿੰਦੇ ਹਾਂ ਵੀ ਤੁਸੀਂ ਕਿਸੇ ਦੇ ਵੀ ਗੱਲਾਂ ਵਿੱਚ ਨਾ ਆਓ ਉਹਨਾਂ ਤੋਂ ਦੂਰ ਰਹੋ ਕਿਸੇ ਦੇ ਪੁਆੜੇ ਵਿੱਚ ਨਹੀਂ ਪੈਣਾ ਚਾਹੀਦਾ ਆ।

ਤੇ ਸਰਦੀਆਂ ਦੇ ਦਿਨ ਸਨ, ਦੁਪਿਹਰ ਵੇਲੇ ਇੱਕ ਅਹ ਅਸੀਂ ਨਾ ਵੇਖੁਪੁਰੇ ਤੋਂ ਲਾਹੌਰ ਜਾ ਰਹੇ ਸੀਗੇ ਸਾਹਮਣੇ ਸ਼ੀਸ਼ੇ ਵਿੱਚੋਂ ਪੈਂਦੀ ਧੁੱਪ ਨੇ ਮੇਰੇ ਰਹੀ ਸੀਗੀ। ਤੇ ਧੁੱਪ ਦਾ ਨਿੱਘ ਕਦੇ ਕਦੇ ਮੈਨੂੰ ਅੱਖਾਂ ਝਮਕਣ ਲਈ ਮਜ਼ਬੂਰ ਕਰ ਦਿੰਦਾ ਅਰਸਦ ਵੀ ਮੈਂ ਦਾ button ਦਬਾਇਆ ਮਨ ਸੋਹਣੇ ਰੰਗੀ ਮੈਨੂੰ ਲੈ ਕੇ ਇੱਕ ਦਿੰਦਾ ਕਰ ਦਿੱਤਾ, ਘਰ ਲਓ ਸਰਦਾਰ ਸਾਹਿਬ ਇਹ ਕੈਸਟ ਤੁਹਾਡੇ ਲਈ ਲਾਈ ਹੈ ਅਰਸ਼ਦ ਵਿਰਕ ਨੇ ਕਿਹਾ ਇਹ ਬੁਲੰਦ ਤੇ ਸੁ ਸੁਰੀਲੀ ਆਵਾਜ਼ ਵਿੱਚੋਂ ਪਹਿਲਾਂ ਟੱਪਾ ਸੁਣਿਆ, ਜਗ ਜੰਮਿਆ ਵਾਂਗੇ ਲੋਡੇ ਵੇਲੇ ਖੇਡਦਾ ਫਿਰੇ ਦੂਜਾ ਟੱਪ ਸੀ ਜੱਗਾ ਜੰਮਿਆ ਤੇ ਮਿਲਣ ਵਾਧਾਈਆਂ ਵੱਡਾ ਹੋ ਕੇ ਡਾਕੇ ਮਾਰਦਾ ਫਿਰੇ ਤੇ ਮੂੰਹੋਂ ਇਕਦਮ ਨਿਕਲ ਗਿਆ, ਯਾਰ ਇਹ ਜੱਗਾ ਤੇ ਸਾਡਾ ਏ, ਨਹੀਂ ਸਰਦਾਰ ਸਾਹਿਬ, ਇੰਨੀ ਜ਼ਿਆਦਤੀ ਨਾ ਕਰੋ, ਜੱਗਾ ਵੀ ਤੁਹਾਡਾ ਤੇ ਕਸ਼ਮੀਰ ਵੀ ਤੁਹਾਡਾ ਏ ਤੇ ਫਿਰ ਸਾਡੇ ਪੱਲੇ ਕੀ ਰਿਹਾ, ਇੰਨਾ ਆਖ ਕੇ ਅਰਸ਼ਦ ਵਿਰਕ ਖਿੜਖਿੜ ਹੱਸ ਰਿਹਾ ਲੱਗਦਾ ਹੈ ਹੱਥ ਨਵੀਦ ਵੜੈਚ ਦਾ ਲੱਗਦਾ ਹੈ ਹੱਥ ਨਵੀਦ ਵੜੈਚ ਦਾ ਵੀ ਬਹਿਸ ਵਿਚ